ਉੱਪਰ ਜਿਹੜੀ ਸੀਲਿੰਗ ਲੱਗੀ ਹੋਈ ਆ ਤੇ ਕਾਫੀ ਸਾਰੇ ਮਿਰਰ ਲੱਗੇ ਹੋਏ ਬਾਰਿਆਂ ਦੇ ਵਿੱਚ।

ਤੇ ਦੋਵਾਂ ਪਰਸਨ ਨੇ ਮਾਸਕ ਪਾਇਆ ਆਪਣੇ ਮੂੰਹ ਤੇ ਜਿਹੜਾ ਅੱਗੇ ਬੰਦਾ ਬੈਠਾ ਉਹਨੇ ਗੋਗਲ ਲਾਈ ਆ। ਤੇ

ਏਹ ਗੋਦਾਮਾਂ ਦੀ ਖਿੱਚੀ ਗਈ ਫ਼ੋਟੋ ਆ ਏਹਦੇ ਜੇਹੜੇ ਉੱਤੇ ਆ ਕੋਇਲੇ ਦਾ ਇਕ ਜਨ ਕਾਫ਼ੀ ਵੱਡਾ ਲੱਗਾ ਗੇਆ ਵਾ ਤੇ--

ਏਹ ਪਾਰਕ ਤੋ ਖਿੱਚੀ ਗਈ ਫੋਟੋ ਆ ਦੋ ਇੱਕ ਜਿਹੜਾ ਨੈਯਾਣਾ ਵਾ ਉਹਨੇ ਔਰੇਂਜ ਕਲਰ ਦੀ ਸ਼ਰਟ ਪਾਈ ਆ।

ਚੰਦੇਸ਼ ਪ੍ਰਸਾਦ ਮਮੋਰੀਅਲ ਹੈਲਥ ਕੇਅਰ ।

ਇਹਦਾ ਬੋਰਡ ਬਲੂ ਕਲਰ ਦਾ ਵਾ ਤੇ ਇਹਦੇ ਸਾਹਮਣੇ ਜੀਵਨ ਹਸਪਤਾਲ ਏ ਆ।

ਇਹਦਾ ਕਲਰ ਆ ਗਰੀਨ ਕਲਰ ਤੇ ਉਹਦੇ ਨਾਲ ਨਾਲ ਬਰਾਉਨ ਤੇ ਬਲੈਕ ਕਲਰ ਆ।

ਇਹਨੇ ਫੋਟੋਆਂ ਖਿੱਚੀ ਹੋਈ ਆ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਆ ਦੋ ਪਲੰਗ ਡੱਠੇ ਆ।

ਉਹਨੇਂ ਬਲੂ ਕਲਰ ਦੀ ਸ਼ਰਟ ਪਾਈ ਤੇ ਓਹਦਾ ਲਗੇਜ ਥੱਲੇ ਆ ਇੱਧਰ ਲੀ ਸਾਈਡ ਤੇ ਰਾਇਟ ਸਾਈਡ ਤੇ ਕਿਹੜਿਆ--

ਤੇ ਜਿਹੜੀ ਇੱਕ ਲੇਡੀ ਆ ਰਾਈਟ ਸਾਈਡ ਤੇ ਉਹ ਡੇਈ ਹ ਜਾਣ ਤੇ ਸਾਹਮਣੇ ਫਰੰਟ ਸਾਈਡ ਤੇ ਬੂਟ ਪਏ ਹੋਏ ਆ।

ਤੇ ਹੋਰ ਸਮਾਨ ਮੈ ਕਾਰਪੇਟ ਵਿਛਿਆ ਹੋਇਆ ਐ ਗਰੀਨ ਕਲਰ ਦਾ।

ਤਿਰਕਾਲ ਬਹੁਤ ਵਧੀਆ ਮੌਸਮ ਆ ਸਨਸੈਟ ਡਇਆ ਹੋਣ।

ਸੰਦੂਕ ਉੱਪਰ ਘਰੀ ਲੱਗੀ ਆ ਨਾ ਘੜੀ ਦੇ ਨਾਲ ਇੱਕ ਫੋਟੋ ਆ ਤੇ ਇੱਕ ਬੰਦਾ ਅੰਦਰ ਨੂੰ ਆਉਣ ਦਿਆ ਵਾ।

ਇਹ ਇੱਕ ਬੀਜ ਏ ਆ ਕਾਫੀ ਵਧੀਆ ਤੇ ਸਾਹਮਣੇ ਇਹਦੇ ਫੁੱਲ ਲੱਗੇ ਆ ਹ ਸੰਤਰੀ ਰੰਗ ਦੇ ਤੇ ਪਰਪਲ ਕਲਰ ਦੇ ਤੇ ਸ--

ਇਕ ਬੰਦਾ ਬਾਲਟੀਆਂ ਵੱਲ ਦੋਹਾਂ ਬਾਲਟੀਆਂ ਦੇਖਣ ਡਿਆ ਵਾ--

ਬਾਈਕ ਵਾਈਟ ਆ ਤੇ ਜਿਹੜੀ ਇਹਨਾਂ ਦੀ ਪੱਟੀ ਸਾਈਡਾਂ ਸਾਈਡਾਂ ਤੇ ਉਹ ਬਰਾਊਨ ਕਲਰ ਦੀ ਆ।